ਐਨਡੀਆਰਐਫ ਦੀਆਂ ਟੀਮਾਂ ਲਗਾਈਆਂ ਗਈਆਂ ਥਾਂਥਾਂ ਉੱਤੇ ਆਪਦਾ ਦਾ ਸਾਥੀ ਬਣਾਉਣਾ ਅਤੇ ਆਪਦਾ ਮਿੱਤਰ ਦੇ doਸ donਟੀਐੱਸ ਦੀ ਟਰੇਨਿੰਗ ਕਰਨਾ ਵਾਲੰਟੀਅਰਜ਼ ਤੈਅ ਕਰਨੇ ਇੱਕ ਵਿਅਕਤੀ ਸੰਗਠਨ ਖੜ੍ਹਾ ਕਰਕੇ ਅਜਿਹੇ ਹਾਲਾਤ ਵਿੱਚ ਕੰਮ ਕਰਨਾ ਇਨ੍ਹਾਂ ਦਿਨਾਂ ਵਿੱਚ ਮੌਸਮ ਦਾ ਜੋ ਪੂਰਵ ਅਨੁਮਾਨ ਮਿਲਦਾ ਹੈ ਹੁਣ ਟੈਕਨਾਲੋਜੀ ਇੰਨੀ ਅੱਗੇ ਵਧੀ ਹੈ ਸਪੇਸ ਸਾਇੰਸ ਦੀ ਵੀ ਵੱਡੀ ਭੂਮਿਕਾ ਹੈ ਉਸ ਦੇ ਕਾਰਣ ਕਾਫੀ ਹੱਦ ਤੱਕ ਅਨੁਮਾਨ ਠੀਕ ਨਿਕਲਦੇ ਹਨ ਹੌਲੀ ਹੌਲੀ ਅਸੀਂ ਵੀ ਸੁਭਾਅ ਬਣਾਈਏ ਕਿ ਮੌਸਮ ਦੇ ਪੂਰਵ ਅਨੁਮਾਨ ਮੁਤਾਬਕ ਆਪਣੇ ਕੰਮਾਂਕਾਰਾਂ ਦੀ ਵੀ ਰਚਨਾ ਕਰ ਸਕਦੇ ਹਾਂ ਤਾਂ ਅਸੀਂ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ
ਜਦੋਂ ਵੀ ਮੈਂ ਮਨ ਕੀ ਬਾਤ ਲਈ ਤਆਿਰੀ ਕਰਦਾ ਹਾਂ ਤਾਂ ਮੈਂ ਵੇਖਦਾ ਹਾਂ ਮੇਰੇ ਤੋਂ ਜ਼ਆਿਦਾ ਦੇਸ਼ ਦੇ ਨਾਗਰਿਕ ਤਿਆਰੀ ਕਰਦੇ ਹਨ ਇਸ ਵਾਰ ਤਾਂ ਜੀਐਸਟੀ ਨੂੰ ਲੈ ਕੇ ਇੰਨੀਆਂ ਚਿੱਠੀਆਂ ਆਈਆਂ ਹਨ ਇੰਨੇ ਸਾਰੇ ਫੋਨ ਕਾਲ ਆਏ ਹਨ ਅਤੇ ਅਜੇ ਵੀ ਲੋਕ ਜੀਐਸਟੀ ਦੇ ਸੰਬੰਧ ਵਿੱਚ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਜਿਗਿਆਸਾ ਵੀ ਵਿਅਕਤ ਕਰਦੇ ਹਨ ਇੱਕ ਫੋਨ ਕਾਲ ਮੈਂ ਤੁਹਾਨੂੰ ਵੀ ਸੁਣਾਉਂਦਾ ਹਾਂ
ਨਮਸਕਾਰ ਪ੍ਰਧਾਨ ਮੰਤਰੀ ਜੀ ਮੈਂ ਗੁੜਗਾਂਵ ਤੋਂ ਨੀਤੂ ਗਰਗ ਬੋਲ ਰਹੀ ਹਾਂ ਮੈਂ ਤੁਹਾਡੀ ਚਾਰਟਰਡ ਅਕਾਉਂਟੈਂਟਸ ਡੇਅ ਦੀ ਸਪੀਚ ਸੁਣੀ ਅਤੇ ਬਹੁਤ ਪ੍ਰਭਾਵਤਿ ਹੋਈ ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਪਿਛਲੇ ਮਹੀਨੇ ਅੱਜ ਦੀ ਹੀ ਤਾਰੀਖ਼ ਨੂੰ ਫੂਡਜ਼ ਐਂਡ ਸਰਵਿਸਾਂ ਟੈਕਸ ਜੀਐਸਟੀ ਦੀ ਸ਼ੁਰੂਆਤ ਹੋਈ ਕੀ ਤੁਸੀਂ ਦੱਸ ਸਕਦੇ ਹੋ ਕਿ ਜਿਵੇਂ ਸਰਕਾਰ ਨੇ ਐਕਸਪੈਕਟ ਕੀਤਾ ਸੀ ਉਵੇਂ ਦੇ ਹੀ ਨਤੀਜੇ ਇੱਕ ਮਹੀਨੇ ਬਾਅਦ ਆ ਰਹੇ ਹਨ ਜਾਂ ਨਹੀਂ ਮੈਂ ਇਸ ਦੇ ਬਾਰੇ ਵਿੱਚ ਤੁਹਾਡੇ ਵਿਚਾਰ ਸੁਣਨਾ ਚਾਹਾਂਗੀ ਧੰਨਵਾਦ

ਇਹ ਸਹੂਲਤ ਤਾਂ ਹੈ ਹੀ ਪਰ ਨਾਲਨਾਲ ਆਰਥਕ ਰਫ਼ਤਾਰ ਨੂੰ ਵੀ ਇਸ ਤੋਂ ਬਲ ਮਿਲਦਾ ਹੈ ਪਹਿਲਾਂ ਵੱਖਵੱਖ ਟੈਕਸ ਸਟ੍ਰਕਚਰ ਹੋਣ ਦੇ ਕਾਰਨ ਟਰਾਂਸਪੋਰਟ ਅਤੇ ਲੌਜਿਸਟਿਕਸ ਸੈਕਟਰ ਦੇ ਜ਼ਿਆਦਾਤਰ ਰਿਸੋਰਸਿਜ਼ ਪੇਪਰ ਵਰਕ ਮੇਨਟੇਨ ਕਰਨ ਵਿੱਚ ਲੱਗਦੇ ਸਨ ਅਤੇ ਉਨ੍ਹਾਂ ਨੂੰ ਹਰ ਸਟੇਟ ਦੇ ਅੰਦਰ ਆਪਣੇ ਨਵੇਂਨਵੇਂ ਵੇਅਰ ਹਾਊਸ ਬਨਾਉਣੇ ਪੈਂਦੇ ਸਨ ਜੀ
ਜਿਸ ਨੂੰ ਮੈਂ ਗੁਡ ਐਂਡ ਸਿੰਪਲ ਟੈਕਸ ਕਹਿੰਦਾ ਹਾਂ ਸਚਮੁੱਚ ਉਸ ਨੇ ਸਾਡੀ ਮਾਲੀ ਹਾਲਤ ਤੇ ਬਹੁਤ ਹੀ ਸਕਾਰਾਤਮਕ ਪ੍ਰਭਾਵ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਪੈਦਾ ਕੀਤਾ ਹੈ ਜਿਸ ਤੇਜ਼ੀ ਨਾਲ ਹੋਇਆ ਹੈ ਜਿਸ ਤੇਜ਼ੀ ਨਾਲ ਮਾਈਗ੍ਰੇਸ਼ਨ ਹੋਇਆ ਹੈ ਨਵੇਂ ਰਜਿਸਟ੍ਰੇਸ਼ਨ ਹੋਏ ਹਨ ਇਸ ਨੇ ਪੂਰੇ ਦੇਸ਼ ਵਿੱਚ ਇੱਕ ਨਵਾਂ ਭਰੋਸਾ ਪੈਦਾ ਕੀਤਾ ਹੈ ਅਤੇ ਕਦੇ ਨਾ ਕਦੇ ਅਰਥ ਵਿਵਸਥਾ ਦੇ ਮਾਹਿਰ ਮੈਨੇਜਮੈਂਟ ਦੇ ਮਾਹਿਰ ਟੈਕਨਾਲੋਜੀ ਦੇ ਮਾਹਿਰ ਭਾਰਤ ਦੇ ਜੀ
ਦੇ ਤਜ਼ਰਬੇ ਨੂੰ ਸੰਸਾਰ ਦੇ ਸਾਹਮਣੇ ਇੱਕ ਮਾਡਲ ਦੇ ਰੂਪ ਵਿੱਚ ਰਿਸਰਚ ਕਰਕੇ ਜ਼ਰੂਰ ਲਿਖਣਗੇ ਦੁਨੀਆਂ ਦੀਆਂ ਕਈ ਯੂਨੀਵਰਸਿਟੀਆਂ ਲਈ ਇੱਕ ਕੇਸ ਸਟੱਡੀ ਬਣੇਗਾ ਕਿਉਂਕਿ ਏਨੇ ਵੱਡੇ ਪੈਮਾਨੇ ਤੇ ਏਨੀ ਵੱਡੀ ਤਬਦੀਲੀ ਅਤੇ ਏਨੇ ਕਰੋੜ ਲੋਕਾਂ ਦੀ ਸ਼ਮੂਲੀਅਤ ਨਾਲ ਏਨੇ ਵਿਸ਼ਾਲ ਦੇਸ਼ ਵਿੱਚ ਉਸ ਨੂੰ ਲਾਗੂ ਕਰਨਾ ਅਤੇ ਕਾਮਯਾਬੀ ਨਾਲ ਅੱਗੇ ਵਧਣਾ ਇਹ ਆਪਣੇ ਆਪ ਵਿੱਚ ਸਫਲਤਾ ਦੀ ਇੱਕ ਬਹੁਤ ਵੱਡੀ ਉਚਾਈ ਹੈ ਵਿਸ਼ਵ ਜ਼ਰੂਰ ਇਸ ਤੇ ਅਧਿਐੱਨ ਕਰੇਗਾ ਅਤੇ ਜੀ
ਲਾਗੂ ਕੀਤਾ ਗਿਆ ਹੈ ਸਾਰੇ ਰਾਜਾਂ ਦੀ ਉਸ ਵਿੱਚ ਹਿੱਸੇਦਾਰੀ ਹੈ ਅਤੇ ਸਾਰੇ ਰਾਜਾਂ ਦੀ ਜ਼ਿੰਮੇਵਾਰੀ ਵੀ ਹੈ ਸਾਰੇ ਫੈਸਲੇ ਰਾਜਾਂ ਅਤੇ ਕੇਂਦਰ ਨੇ ਮਿਲ ਕੇ ਸਰਵਸੰਮਤੀ ਨਾਲ ਲਏ ਹਨ ਅਤੇ ਉਸੇ ਦਾ ਨਤੀਜਾ ਹੈ ਕਿ ਹਰ ਸਰਕਾਰ ਦੀ ਇੱਕ ਹੀ ਪਹਿਲ ਰਹੀ ਕਿ ਜੀ
ਦੇ ਕਾਰਣ ਗਰੀਬ ਦੀ ਥਾਲੀ ਤੇ ਕੋਈ ਬੋਝ ਨਾ ਪਏ ਅਤੇ ਜੀਐਸਟੀ App ਉੱਤੇ ਤੁਸੀਂ ਸੌਖਿਆਂ ਹੀ ਜਾਣ ਸਕਦੇ ਹੋ ਕਿ ਜੀ
ਤੋਂ ਪਹਿਲਾਂ ਜਿਸ ਚੀਜ਼ ਦਾ ਜਿੰਨਾ ਮੁੱਲ ਸੀ ਤੇ ਨਵੇਂ ਹਾਲਾਤ ਵਿੱਚ ਕਿੰਨਾ ਮੁੱਲ ਹੋਵੇਗਾ ਇਹ ਸਭ ਕੁਝ ਤੁਹਾਡੇ ਮੋਬਾਇਲ ਫੋਨ ਤੇ ਉਪਲੱਬਧ ਹੈ ਓਨੇ ਨੇਸ਼ਨ ਓਨੇ ਟੈਕਸ ਯਾਨੀ ਇੱਕ ਰਾਸ਼ਟਰ ਇੱਕ ਟੈਕਸ ਕਿੰਨਾ ਵੱਡਾ ਸੁਪਨਾ ਪੂਰਾ ਹੋਇਆ ਜੀ
ਦੇ ਮਸਲੇ ਨੂੰ ਮੈਂ ਵੇਖਿਆ ਹੈ ਕਿ ਜਿਸ ਤਰ੍ਹਾਂ ਤਹਿਸੀਲ ਤੋਂ ਲੈ ਕੇ ਭਾਰਤ ਸਰਕਾਰ ਤੱਕ ਬੈਠੇ ਹੋਏ ਸਰਕਾਰ ਦੇ ਅਧਿਕਾਰੀਆਂ ਨੇ ਜੋ ਮਿਹਨਤ ਕੀਤੀ ਹੈ ਜਿਸ ਸਮਰਪਣ ਭਾਵ ਨਾਲ ਕੰਮ ਕੀਤਾ ਹੈ ਇੱਕ ਤਰ੍ਹਾਂ ਨਾਲ ਜੋ ਫ੍ਰੈਂਡਲੀ ਇਨਵਾਇਰਨਮੈਂਟ ਬਣਿਆ ਸਰਕਾਰ ਅਤੇ ਵਪਾਰੀਆਂ ਦੇ ਵਿਚਕਾਰ ਸਰਕਾਰ ਅਤੇ ਗਾਹਕਾਂ ਦੇ ਵਿਚਕਾਰ ਉਸ ਨੇ ਵਿਸ਼ਵਾਸ ਨੂੰ ਵਧਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਮੈਂ ਇਸ ਕਾਰਜ ਵਿੱਚ ਲੱਗੇ ਹੋਏ ਸਾਰੇ ਮੰਤਰਾਲਿਆਂ ਨੂੰ ਸਾਰੇ ਵਿਭਾਗਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਰੇ ਮੁਲਾਜ਼ਮਾਂ ਨੂੰ ਦਿਲ ਨਾਲ ਬਹੁਤਬਹੁਤ ਵਧਾਈ ਦਿੰਦਾ ਹਾਂ ਜੀ
ਭਾਰਤ ਦੀ ਸਮੂਹਿਕ ਸ਼ਕਤੀ ਦੀ ਸਫਲਤਾ ਦੀ ਇੱਕ ਉੱਤਮ ਮਿਸਾਲ ਹੈ ਇਹ ਇੱਕ ਇਤਿਹਾਸਕ ਪ੍ਰਾਪਤੀ ਹੈ ਇਹ ਸਿਰਫ ਇੱਕ ਟੈਕਸ ਰਿਫੋਰਮ ਨਹੀਂ ਇਹ ਇਮਾਨਦਾਰੀ ਦੇ ਨਵੇਂ ਸੱਭਿਆਚਾਰ ਨੂੰ ਬਲ ਦੇਣ ਵਾਲੀ ਅਰਥ ਵਿਵਸਥਾ ਹੈ ਇੱਕ ਤਰ੍ਹਾਂ ਨਾਲ ਇਹ ਸਮਾਜਿਕ ਸੁਧਾਰ ਦੀ ਵੀ ਮੁਹਿੰਮ ਹੈ ਮੈਂ ਇੱਕ ਵਾਰੀ ਫੇਰ ਕਾਮਯਾਬੀ ਨਾਲ ਏਨੇ ਵੱਡੇ ਯਤਨ ਨੂੰ ਕਾਮਯਾਬ ਬਣਾਉਣ ਲਈ ਦੇਸ਼ ਵਾਸੀਆਂ ਨੂੰ ਵਾਰਵਾਰ ਪ੍ਰਣਾਮ ਕਰਦਾ ਹਾਂ
ਮੇਰੇ ਪਿਆਰੇ ਦੇਸ਼ ਵਾਸੀਓ ਅਗਸਤ ਮਹੀਨਾ ਕ੍ਰਾਂਤੀ ਦਾ ਮਹੀਨਾ ਹੁੰਦਾ ਹੈ ਸਹਿਜ ਰੂਪ ਨਾਲ ਇਹ ਗੱਲ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਅਤੇ ਇਸ ਦਾ ਕਾਰਣ ਹੈ 1 ਅਗਸਤ 1920 ਅਸਹਿਯੋਗ ਅੰਦੋਲਨ ਆਰੰਭ ਹੋਇਆ ਸੀ 9 ਅਗਸਤ 1942 ਨੂੰ ਭਾਰਤ ਛੱਡੇ ਅੰਦੋਲਨ ਆਰੰਭ ਹੋਇਆ ਜਿਸ ਨੂੰ ਅਗਸਤ ਕ੍ਰਾਂਤੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਇੱਕ ਤਰ੍ਹਾਂ ਨਾਲ ਅਗਸਤ ਮਹੀਨੇ ਚ ਅਨੇਕਾਂ ਘਟਨਾਵਾਂ ਆਜ਼ਾਦੀ ਦੇ ਇਤਿਹਾਸ ਨਾਲ ਵਿਸ਼ੇਸ਼ ਰੂਪ ਵਿੱਚ ਜੁੜੀਆਂ ਹੋਈਆਂ ਹਨ ਇਸ ਵਰ੍ਹੇ ਅਸੀਂ ਭਾਰਤ ਛੱਡੋ ਕੁਇਟ ਇੰਡੀਆ ਮੂਵਮੈਂਟ ਇਸ ਅੰਦੋਲਨ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਪਰ ਬਹੁਤ ਘੱਟ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ਭਾਰਤ ਛੱਡੋ ਇਹ ਨਾਅਰਾ ਡਾ

ਲੋਹੀਆ ਜੈ ਪ੍ਰਕਾਸ਼ ਨਾਰਾਇਣ ਵਰਗੇ ਮਹਾਂਪੁਰਖਾਂ ਨੇ ਮੋਹਰੀ ਭੂਮਿਕਾ ਨਿਭਾਈ ਸੀ

ਆਦਿ ਸਮੂਹਿਕ ਚਰਚਾ ਦਾ ਆਯੋਜਨ ਕਰ ਸਕਦੇ ਹਨ ਨਵੇਂਨਵੇਂ ਆਈਡੀਆ ਉਜਾਗਰ ਕਰ ਸਕਦੇ ਹਨ ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਕਿੱਥੇ ਪਹੁੰਚਣਾ ਹੈ ਇੱਕ ਵਿਅਕਤੀ ਦੇ ਨਾਤੇ ਉਸ ਵਿੱਚ ਮੇਰਾ ਕੀ ਯੋਗਦਾਨ ਹੋ ਸਕਦਾ ਹੈ ਆਓ ਇਸ ਸੰਕਲਪ ਦਿਵਸ ਉੱਪਰ ਅਸੀਂ ਜੁੜੀਏ
ਮੈਂ ਅੱਜ ਵਿਸ਼ੇਸ਼ ਰੂਪ ਵਿੱਚ ਆਨਲਾਈਨ ਵਰਲਡ ਕਿਉਂਕਿ ਅਸੀਂ ਕਿ ਤੇ ਹੋਈਏ ਜਾਂ ਨਾ ਹੋਈਏ ਆਨਲਾਈਨ ਤਾਂ ਜ਼ਰੂਰ ਹੁੰਦੇ ਹਾਂ ਜੋ ਆਨਲਾਈਨ ਵਾਲੀ ਦੁਨੀਆਂ ਹੈ ਅਤੇ ਖਾਸ ਕਰਕੇ ਮੇਰੇ ਨੌਜਵਾਨ ਸਾਥੀਆਂ ਨੂੰ ਮੇਰੇ ਨੌਜਵਾਨ ਮਿੱਤਰਾਂ ਨੂੰ ਮੈਂ ਸੱਦਾ ਦਿੰਦਾ ਹਾਂ ਕਿ ਨਵੇਂ ਭਾਰਤ ਦੇ ਨਿਰਮਾਣ ਵਿੱਚ ਉਹ ਇਨੋਵੇਟਿਵ ਤਰੀਕੇ ਨਾਲ ਯੋਗਦਾਨ ਦੇਣ ਲਈ ਅੱਗੇ ਆਉਣ ਟੈਕਨਾਲੋਜੀ ਦਾ ਉਪਯੋਗ ਕਰਦਿਆਂ ਵੀਡੀਓ ਪੋਸਟ ਬਲਾਗ ਆਲੇਖ ਨਵੇਂਨਵੇਂ ਆਈਡੀਆ ਇਹ ਸਾਰੀਆਂ ਗੱਲਾਂ ਲੈ ਕੇ ਆਉਣ ਇਸ ਮੁਹਿੰਮ ਨੂੰ ਇੱਕ ਜਨਅੰਦੋਲਨ ਚ ਤਬਦੀਲ ਕਰੀਏ ਨਰੇਂਦਰਮੋਦੀਅੱਪ ਉੱਪਰ ਵੀ ਨੌਜਵਾਨ ਮਿੱਤਰਾਂ ਲਈ ਕੁਇਟ ਇੰਡੀਆ ਕੁਇਜ਼ ਲਾਂਚ ਕੀਤਾ ਜਾਵੇਗਾ ਇਹ ਕੁਇਜ਼ ਨੌਜਵਾਨਾਂ ਨੂੰ ਦੇਸ਼ ਦੇ ਮਾਣਮੱਤੇ ਇਤਿਹਾਸ ਨਾਲ ਜੋੜਨ ਅਤੇ ਸੁਤੰਤਰਤਾ ਸੰਗਰਾਮ ਦੇ ਨਾਇਕਾਂ ਨਾਲ ਜਾਣੂ ਕਰਾਉਣ ਦਾ ਇੱਕ ਯਤਨ ਹੈ ਮੈਂ ਮੰਨਦਾ ਹਾਂ ਕਿ ਤੁਸੀਂ ਜ਼ਰੂਰ ਇਸ ਦਾ ਵਿਆਪਕ ਪ੍ਰਚਾਰ ਕਰੋ ਪ੍ਰਸਾਰ ਕਰੋ

ਮੇਰੇ ਪਿਆਰੇ ਦੇਸ਼ ਵਾਸੀਓ ਮੈਂ ਇੱਕ ਵਾਰ ਫੇਰ ਚੇਤੇ ਕਰਵਾਉਦਾ ਹਾਂ ਅਗਸਤ ਕ੍ਰਾਂਤੀ ਨੂੰ ਇੱਕ ਵਾਰੀ ਫੇਰ ਤੋਂ ਚੇਤੇ ਕਰਵਾ ਰਿਹਾ ਹਾਂ 9 ਅਗਸਤ ਨੂੰ ਫੇਰ ਇੱਕ ਵਾਰੀ ਚੇਤੇ ਕਰਵਾ ਰਿਹਾ ਹਾਂ 15 ਅਗਸਤ ਨੂੰ ਇੱਕ ਵਾਰ ਫੇਰ ਚੇਤੇ ਕਰਵਾ ਰਿਹਾ ਹਾਂ 2022 ਆਜ਼ਾਦੀ ਦੇ 75 ਵਰ੍ਹੇ ਹਰ ਦੇਸ਼ ਵਾਸੀ ਸੰਕਲਪ ਕਰੇ ਹਰ ਦੇਸ਼ ਵਾਸੀ ਸੰਕਲਪ ਨੂੰ ਸਿੱਧ ਕਰਨ ਦਾ 5 ਸਾਲ ਦਾ ਰੋਡ ਮੈਪ ਤਿਆਰ ਕਰੇ ਅਸੀਂ ਸਾਰਿਆਂ ਨੇ ਦੇਸ਼ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਉਣਾ ਹੈ ਪਹੁੰਚਾਉਣਾ ਹੈ ਪਹੁੰਚਾਉਣਾ ਹੈ ਆਓ ਅਸੀਂ ਸਾਰੇ ਮਿਲ ਕੇ ਚੱਲੀਏ ਕੁਝ ਨਾ ਕੁਝ ਕਰਦੇ ਚੱਲੀਏ ਦੇਸ਼ ਦੀ ਕਿਸਮਤ ਭਵਿੱਖ ਉੱਤਮ ਹੋ ਕੇ ਰਹੇਗਾ ਇਸ ਯਕੀਨ ਦੇ ਨਾਲ ਅੱਗੇ ਵਧੀਏ ਬਹੁਤਬਹੁਤ ਸ਼ੁਭਕਾਮਨਾਵਾਂ
ਧੰਨਵਾਦ